ਮੁੰਡੇ ਖਲੋ ਬੈਠੇ ਹਨ ਜਿੰਨਾ ਕੀ ਉਹ ਵੱਖੋ ਵੱਖਰੇ--

ਗਰਾਫਿਕਸ ਨਾਂ ਦਾ ਸਟੋਰ ਹੈ ਜਿੱਥੇ ਗੇੜ ਉੱਤੇ ਇਹ ਕਾਫੀ ਵੱਡਾ ਪੋਸਟਰ ਲੱਗਾ ਹੈ।

ਇਹ ਇੱਕ ਫੋਟੋ ਹੈ ਜਿੱਥੇ ਕਿ ਇੱਕ ਰੋਡ ਹੈ ਜਿੱਥੇ ਕਿ ਕਾਫੀ ਜਾਣੇ ਜਾ ਰਹੇ ਹਨ ਤੇ ਇੱਕ ਟੈਂਪੂ ਵੀ ਜਾ ੜਿਆ ਹੈ।

ਪਿੱਛੇ ਕੰਧ ਤੇ ਹੈਪੀ ਬਰਥਡੇ ਫਿਫਟੀ ਲਿਖਿਆ ਹੈ ਤੇ ਸੱਤ ਵਾਈਟ ਕਲਰ ਦੀ ਹੈ।

ਬੈਠੇ ਤੇ ਖਲੋਤੇ ਹਨ ਤੇ ਜਿੰਨਾ ਕਿ ਵੱਖੋ ਵੱਖਰੇ ਕੱਪੜੇ ਪਾਏ ਹਨ ਤੇ--

ਸਮਾਨ ਪਿਆ ਹੋਇਆ ਹੈ ਜੇਹੜਾ ਕੀ ਕਾਫੀ ਵੱਖ ਵੱਖ ਕੰਪਨੀਆਂ ਦਾ ਹੈ ਇੱਥੇ ਕਾਫੀ ਜਿਆਦਾ ਫਰੂਟ ਪਏ ਹਨ।

ਪੌਧੇ ਵੀ ਹਨ ਤੇ ਇਹਦੇ ਅੰਦਰ ਕਾਫੀ ਸਾਰੇ ਮੋਰ ਹਨ ਜੋਕੀ ਕਾਦੀ ਸੋਹਣੇ ਹਨ ਇੱਥੇ ਫ਼ਰਸ਼ ਮਿੱਟੀ ਦਾ ਬਣਿਆ ਹੌਇਆ ਹੈ।

ਓਹਦੇ ਲੱਗੇ ਇੱਕ ਟਾਈਮਪੀਸ ਲੱਗਾ ਹੈ ਤੇ ਰਾਇਟ ਸਾਈਡ ਤੇ ਇੱਕ ਡਰੋਡ ਬਣਿਆ ਹੈ।

ਦੇ ਵਿੱਚ ਰਸਟ ਕਲਰ ਦਾ ਸਾਈਨ ਹੈ ਤੇ ਇੱਥੇ ਲੈਫਟ ਐਂਡ ਰਾਈਟ ਸਾਈਡ --

ਇੱਥੇ ਉੱਤੇ ਦੋ ਪੱਖੇ ਲੱਗੇ ਹਨ ਤੇ ਕੰਧਾਂ ਕ੍ਰੀਮ ਕਲਰ ਦੀਆਂ ਹਨ ਤੇ ਛੱਤ ਪੁਰਾਣੀ ਜਿਹੀ ਹੈ ਜਿਸ ਦਾ ਰੰਗ ਨਹੀਂ ਉਡਿਆ ਹੈ।

ਸਾਹਮਣੇ ਇੱਕ ਕੈਂਟੀਨ ਹੈ ਇੱਥੇ ਬਾਹਰ ਇੱਕ ਪੋਸਟਰ ਲੱਗਾ ਹੈ ਜੋਕਿ ਬਹੁਤ ਵੱਡਾ ਹੈ ਦੁਕਾਨ ਓੱਤੇ।

ਫੋਟੋ ਹੈ ਜੋ ਕਿ ਮੈਡੀਕਲ ਸਟੋਰ ਦੀ ਹੈ ਜਿੱਥੇ ਵੀ ਕੰਧਾਂ ਚਿੱਟੇ ਨਾ ਹੁੰਦੇ ਹਨ।

ਜੋਕਿ ਵੱਡੇ ਵੱਡੇ ਹਨ ਤੇ ਇਹਦੇ ਬਾਹਰ ਇੱਕ ਬਾਇਕ ਖਲੋਤੀ ਹੈ ਜੋਗੀ--

ਬਲੈਕ ਕਲਰ ਦੀ ਹੈ ਰਾਈਟ ਸਾਈਡ ਤੇ ਇਕ ਕਾਰ ਖਲੋਤੀ ਹੈ।

ਜਿੱਥੇ ਕਿ ਇੱਕ ਬਹੁਤ ਵੱਡੀ ਸਾਹਮਣੇ ਬਿਲਡਿੰਗ ਹੈ ਤੇ ਜੋ ਕਿ ਰੈਡ ਕਲਰ ਦੀ ਹੈ ਤੇ ਇੱਥੇ--

ਵਾਈਟ ਕਲਰ ਦੀਆਂ ਟਾਈਲਾਂ ਹਨ ਤੇ ਬਲੂ ਕਲਰ ਦੇ ਪੜਦੇ ਹਨ ਤੇ ਉੱਥੇ ਟੇਬਲ ਤੇ--

ਦਰਖਤ ਹਨ ਤੇ ਇਹਦੇ ਲਾਗੇ ਇੱਕ ਟਾਇਰ ਕਲੀਨਿਕ ਨਾਮ ਦੀ ਇੱਕ ਹੋਰ ਦੁਕਾਨ ਹੈ।

ਚਾਰ ਟਾਇਰ ਹਨ ਜੋ ਕੀ ਬਲੈਕ ਕਲਰ ਦੇ ਹਨ ਤੇ ਇਹਦਾ ਸਾਹਮਣਾ ਹਿੱਸਾ ਵੀ ਵ੍ਹਾਈਟ ਹੈ ਤੇ ਏਹਦੇ ਅੰਦਰ--

ਵਾਹ ਵਾਹ ਵੱਡੇ ਵੱਡੇ ਬੋਰਿਆਂ ਤੇ ਸਮਾਨ ਆਇਆ ਹੈ ਤੇ ਇਹਦੇ ਪਿੱਛੇ ਇੱਕ ਕਾਫੀ ਵੱਡਾ ਗੋਦਾਮ ਜਿਹਾ ਹੈ ਜੋਕਿ ਵ੍ਹਾਈਟ ਕਲਰ ਦਾ ਹੈ।

ਸੇਵੇਂਟੀ ਥ੍ਰੀ ਨਾਇਨਟੀ ਥ੍ਰੀ ਏਹ ਬਲੈਕ ਜੇਹ ਲਾਈਟ ਬਲੈਕ ਦੇ ਕਲਰ ਦੀ ਹੈ।